ਇਹ ਚਾਰ ਜਾਨੇ ਬੈਠੇ ਹੋਏ ਨੇ ਇੱਕ ਨੇ ਬਲੂ ਕਲਰ ਦੀ ਪੱਗ ਬੰਨੀ ਹੋਈ ਆ ਬਲੈਕ ਕਲਰ ਦੀ ਸ਼ਾਲਟ ਵਿੱਚ ਬੈਠੇ ਹੋਏ ਨੇ ਦੋ ਜਾਨੇ ਇੱਧਰਲੀ ਸਾਈਡ ਵੇਟ ਕਰ ਰਹੇ ਨੇ --

ਸਾਹਮਣੇ ਬਿਸਕੁਟ ਦੇ ਪੈਕੇਟ ਨੇ ਪਾਊਡਰ ਦੇ ਡੱਬੇ ਪਏ ਹੋਏ ਨੇ --

ਇਹ ਇਕ ਬਿਲਡਿੰਗ ਹੈ ਜਿਸ ਤੇ ਨੀਲਾ ਤੇ ਹਰਾ ਰੰਗ ਕੀਤਾ ਹੋਇਆ ਹੈ ਬਲੈਕ ਕਲਰ ਦਾ।

ਬਹੁਤ ਸਾਰੇ ਪੱਥਰਾਂ ਦੀ ਮੂਰਤੀ ਬਣੀਆਂ ਹੋਈਆਂ ਨੇ --

ਇਸ ਨੂੰ ਚਿੱਟਾ ਅਤੇ ਸੰਤਰੀ ਰੰਗ ਕੀਤਾ ਹੋਇਆ ਹੈ।

ਦੋ ਪੱਖੇ ਲੱਗੇ ਹੋਏ ਨੇ ਪਿੱਛੇ ਕਾਫੀ ਸਾਰੇ ਪੱਖੇ ਨਜ਼ਰ ਆ ਰਹੇ ਨੇ --

ਪੈਟਰੋਲ ਪੰਪ ਦਾ ਦ੍ਰਿਸ਼ ਆ ਮੋਟਰਸਾਇਕਲ ਖੜਾ ਹੈ।

ਕਾਰਪੇਟ ਹਰੇ ਰੰਗ ਦਾ ਵਿਛਿਆ ਹੋਇਆ ਹੈ ਪਿੱਛੇ ਬਹੁਤ ਸੋਹਣੇ ਫੁੱਲ ਲੱਗੇ ਹੋਏ ਨੇ।

ਦੁਕਾਨ 'ਚ ਕਾਫੀ ਸਮਾਨ ਪਿਆ ਹੋਇਆ ਏ ਛੋਟੇ-ਛੋਟੇ ਪੈਕਟ ਟੰਗੇ ਹੋਏ ਨੇ।

ਬਹੁਤ ਸਾਰੇ ਰੰਗ ਬਿਰੰਗੇ ਝੂਲੇ ਲੱਗੇ ਹੋਏ ਨੇ ਸਾਹਮਣੇ --

ਜਿਸ ਵਿੱਚ ਹਰੇ ਰੰਗ ਦਾ ਕਾਰਪੈਟ ਵਿਛਿਆ ਹੋਇਆ ਹੈ।

ਆਟੋ ਨਜ਼ਰ ਆ ਰਹੀਆਂ ਨੇ ਇੱਕ ਆਦਮੀ ਆਟੋ ਵਿੱਚ ਬੈਠਣ ਵਾਲਾ ਹੈ।

ਚਿੱਟੇ ਰੰਗ ਦਾ ਪਿੱਛੇ ਦਰਵਾਜਾ ਆ ਦਰਵਾਜੇ ਨੂੰ ਤਾਲਾ ਲੱਗਿਆ ਹੋਇਆ ਹੈ।

ਫਿਰ ਗੁਲਾਬੀ ਆ ਸ਼ਰਦਈ ਕਾਲੇ ਰੰਗ ਦੇ --

ਕੋਲ ਮੇਜ ਪਿਆ ਹੋਇਆ ਕਾਲੇ ਰੰਗ ਦੀ ਕੁਰਸੀ ਹੈ।

ਨਿੱਕਰ ਪਾਈ ਹੋਈ ਐ ਇੱਕ ਨੇ ਕਾਲੇ ਰੰਗ ਦੀ ਸ਼ਰਟ ਅਤੇ ਨਿੱਕਰ ਪਾਈ ਹੋਈ ਐ ਇੱਕ ਉੱਪਰ ਖੜਾ ਹੋਇਆ ਏ ਇੱਕ ਚੜ ਰਿਹਾ ਏ।

ਗਰਾਉਂਡ ਵਾਹਿਆ ਹੋਇਆ ਹੈ ਸਾਈਡ ਤੇ ਹਰੇ ਰੰਗ ਦੀਆਂ ਜਾਲੀਆਂ ਲੱਗੀਆਂ ਹੋਈਆਂ ਨੇ --

ਮੂਰਤੀਆਂ ਵਾਲੀ ਦੁਕਾਨ ਐ ਕਾਫੀ ਮੂਰਤੀਆਂ ਪਈਆਂ ਹੋਈਆਂ ਨੇ ਹਰੇ ਰੰਗ ਦੀਆਂ ਵਿੱਚ ਗੁਲਦਸਤੇ ਪਏ ਹੋਏ ਨੇ।

ਇੱਕ ਲਾਲ ਰੰਗ ਦਾ ਖੱਬਾ ਜਿਹਾ ਖੜਾ ਦਰਖਤ ਨਹੀਂ --

ਬਜਾਰ ਦਾ ਦ੍ਰਿਸ਼ ਐ ਲੋਕ ਲੰਗ ਰਹੇ ਨੇ ਇੱਕ ਆਦਮੀ ਸਾਈਕਲ ਚਲਾ ਰਿਹਾ ਐ।

ਡੰਡੇ ਖੜੇ ਕੀਤੇ ਗਏ ਨੇ ਪਿੱਛੇ ਬਹੁਤ ਵੱਡਾ ਬਾਗ ਆ।

ਪਿੱਛੇ ਹਰੇ ਰੰਗ ਦੇ ਪੱਤੇ ਨਜ਼ਰ ਆ ਰਹੇ ਨੇ ਸਾਈਡ ਤੇ ਹਰੇ ਰੰਗ ਦਾ ਘਾਹ ਹੈ।

ਸਾਹਮਣੇ ਦੁਕਾਨਾਂ ਨੇ ਲਾਈਟ ਜੱਗ ਰਹੀ ਐ ਇੱਕ ਆਦਮੀ ਸਾਈਕਲ ਤੇ ਜਾ ਰਿਹਾ ਏ।

ਸਾਈਡ ਤੇ ਬਹੁਤ ਵੱਡਾ ਦਰਖਤ ਲੱਗਿਆ ਹੋਇਆ ਏ ਇੱਕ ਮੈਦਾਨ ਐ ਕਾਫੀ ਮਿੱਟੀ ਪਈ --

ਇੱਕ ਰੈਸਟੋਰੈਂਟ ਆ ਉਸ ਦੇ ਬਾਹਰ ਬੋਰਡ ਲੱਗਿਆ ਹੋਇਆ ਕਾਫੀ ਫੋਟੋਆਂ ਬਣੀਆਂ ਹੋਈਆਂ ਨੇ ਤਿੰਨ ਆਦਮੀ ਖੜੇ ਹੋਏ ਨੇ --

ਟਾਇਲਾਂ ਲੱਗੀਆਂ ਹੋਈਆਂ ਨੇ ਰਸਤੇ ਜਾ ਰਹੇ ਨੇ ਕਾਫੀ ਹਰਿਆਲੀ ਆ ਸਾਫ --

ਛੋਟੇ ਛੋਟੇ ਜਾਲੀਆਂ ਰੱਖੀਆਂ ਹੋਈਆਂ ਨੇ ਬੋਰਡ ਲੱਗਿਆ ਹੋਇਆ ਹੈ ਬੋਰਡ ਉਪਰ ਕੁਛ ਲਿਖਿਆ ਹੋਇਆ ਹੈ ਸੂਰਜ ਦੀ ਰੌਸ਼ਨੀ ਆ।

ਜਿਸ ਉੱਪਰ ਇੱਕ ਸਕਰੀਨ ਲੱਗੀ ਹੋਈ ਆ ਸਕਰੀਨ ਵਿੱਚ ਲਾਈਟਾਂ ਨਜ਼ਰ ਆ ਰਹੀਆਂ ਹੈ।

ਕਈ ਲੋਕ ਕੁਰਸੀਆਂ ਓੱਤੇ ਬੈਠੇ ਹੋਏ ਨੇਂ ਕਈਆਂ ਦੇ ਹੱਥ ਵਿੱਚ ਵ੍ਹਾਈਟ ਰੰਗ ਦੇ ਲਿਫਾਫੇ ਫੜੇ ਹੋਏ ਨੇ।